ਗੱਲ ਸੁਣਦਾ ਗੁੜ ਗੁੜ ਥੋੜੀ ਨੰਗ ਥੋੜੀ ਜਾਣਾ ਕਿਹੇਨੇ

ਹੁਣ ਔਖਾ ਯਾਰ ਜਿੰਦਾ ਮਰਜੀ ਜੋ ਮਰਜੀ ਕਰ ਸਕਦਾ ਵਾ ਓਹਨੇ ਫਿਰ ਬੰਦੇ ਨੇ ਕਿਹੜਾ ਵੇਖਿਆ ਵਾ ਕਿ ਇਦਾ ਦਾ ਜੇ ਇਦਾ ਦਾ ਆਹੋ ਇਹ ਤੇ ਗੱਲ ਹੇਗੀ ਆ ਕਿਉਂ ਬੰਦੇ ਦੇ ਬੰਦੇ ਨੇ ਕੋਈ ਵਿਚ ਵੜਕੇ ਥੋੜ੍ਹਾ ਵਹਿੰਦਾ ਵਾ ਜੇ ਇਦਾ ਦਾ ਤੇ ਇਦਾ ਦਾ ਆਹੋ ਇਹ ਤੇ ਗੱਲ ਹੇਗੀ ਅੱਖਾਂ ਜੋ ਮਰਜੀ ਖਾਲਾ ਭਰਾਵਾਂ ਜੋ ਮਰਜੀ ਜੋ ਮਰਜੀ ਕਰਿ ਜਾਓ ਜੋ ਮਰਜੀ

ਇੱਥੇ ਕਿਹੜਾ ਕੋਈ ਵੇਖਣ ਦਿਆਂ ਵਾ

ਤਾ ਵਾ ਨਾ

ਹੁਣ ਆਹੋ ਯਾਰ ਚਲ ਮੈਂ ਕਹਿੰਦਾ ਖਵਾ ਪਿਆ ਲਿਆ

ਉਹ ਚਲਦੇ ਪੰਦਰਾਂ ਕਿ ਮਿੰਟ ਵਕਤ ਹੈਗਾ ਬਾਰ ਫਿਰ ਮੈ ਨਾ ਮਾੜਾ ਜਾ ਅੱਛਾ ਤੂੰ ਵੀ ਭਰਾ ਨੂੰ ਆਵਾਜ਼ ਮਾਰ ਲਾ ਆਪਣੇ ਨੂੰ ਤਿੰਨੇ ਜਾਂਦੇ ਇਕੱਠੇ ਉਹ ਚਲ ਜਾਂਦੇ ਉਹ ਪਤਾ ਨੀ ਹੈ ਨੂੰ ਕਿੱਧਰ ਨੂੰ ਗਿਆ ਈ ਉਹ

ਉਹ ਉਹ ਹੈ ਨੂੰ ਪਤਾ ਨੀ ਕਿੱਧਰ ਨੂੰ ਚਲ ਗਿਆ ਈ ਓ ਆਹੋ ਗੱਡੀ ਕੇ side ਤੇ ਕਰਨੀ ਫਿਰ ਮੋਟਰਸਾਈਕਲ ਕਢਣਾ ਮਾੜਾ ਅੱਛਾ ਅੱਛਾ ਚਲ ਕੋਈ ਨੀ time ਲਗਣਾ ਹਜੇ ਕੋਈ ਗੱਲ ਨੀ

ਇਨਾ ਕੇ ਮਾੜਾ ਜਾ ਕਰਨ ਦੀਆ ਹੀ ਕੰਮ ਘਰ ਬਹਿ ਮੈ ਪੰਦਰਾਂ ਕਿ ਮਿੰਟ ਈ ਆ ਤੇ ਉਹ ਗਿਆ ਈ ਉਹ ਚਾਬੀ ਲੈਣ ਗਿਆ ਮੈ ਹਾਂ ਚਾਬੀਆਂ ਲੈ ਜਾ ਉਹਨੂੰ ਕਾ ਓਹਨੂੰ ਖਰੇ ਚਾਬੀਆਂ ਨੀ ਲਬਨ ਦੀਆ ਅੰਦਰੋਂ ਅੱਛਾ ਚਲ ਕੋਈ ਲਬ ਜਾਣਗੀਆਂ ਫਿਰ ਕੀ ਆ ਇਹ ਕਿਹੜੀਆਂ ਭੱਜ ਚਲੀਆਂ ਚਾਬੀਆਂ ਕੀਤੇ ਆਹੋ ਮੈ ਚਲ ਕਰ ਕੀਤੇ ਨਾਲੇ ਦਵਾਈ ਦੁਵਾਈ ਜੀ ਲਿਆਵਾਂ ਆਹੋ ਆਹੋ ਚਲ ਕੋਈ ਨੀ ਕੋਈ ਨੀ ਦਵਾਈ ਦਵਾਈ ਤੇ ਚਾਹੀਦੀ ਆ ਨਾਲੇ ਵਿਆਹ ਵਾਲਾ ਕੰਮ ਵਾ ਹਾਂ ਸਹੀ ਗੱਲ ਆ ਸਾਡੀ ਦਾ ਪੂਰਾ ਤੂੰ ਤੇ ਆਹੋ ਮੈ ਹਟਾਈਏ ਖੰਗ ਖੁੰਗ ਖੰਗ ਖੁੰਗ ਹਟਣੀ ਚਾਹੀਦੀ ਆ ਖੰਗਾ ਖੰਗਾ ਤੇਰੀਆਂ ਹਟਾ ਦੇਣੀਆਂ ਕੋਈ ਗੱਲ ਹੁਣ ਚਲ ਤੂੰ ਖੰਗਾ ਤੇ ਹਟ ਹੀ ਜਾਣੀਆਂ ਦੋ ਵਾਰੀ ਸ਼ੀਸ਼ੀ ਪੀਤੀ ਨਾ ਲਿਆ ਕੇ ਗਰਮ ਪਾਣੀ ਚ ਪਾ ਕੇ

ਇਹ ਵੀ ਬੜਾ ਮਾੜਾ ਮਾਮਾ ਹਾਲ ਈ ਭਰਾ ਜ਼ੁਕਾਮ ਲੱਗ ਜੇ ਜਿੰਨੀ ਮਰਜੀ ਦਵਾਈ ਖਾਲਾ ਇਹਨੇ ਆਪਣਾ ਜ਼ੋਰ ਪਾ ਕੇ ਹਟਣਾ ਛਿਁਕਾਂ ਆਈ ਜਾਣਗੀਆਂ ਪਾਣੀ ਆਈ ਜਾਊਗਾ ਜ਼ੁਕਾਮ ਤੇ ਇਹ ਦਾ ਖੰਗ ਦਾ ਇਹ ਹੀ ਆ ਕੇ ਕੰਮ ਜਿੰਨੀ ਮਰਜੀ ਦਵਾਈ ਖਾ ਇਹਨੇ ਜ਼ੋਰ ਕਰਾਉਣਾ ਹੀ ਕਰਾਉਣਾ ਜ਼ੋਰ ਕਰਾਉਣਾ ਹੀ ਕਰਾਉਣਾ ਇਹਨੇ ਆ ਚੀਜ਼ ਨੇ ਬੜਾ ਬਹੁੱਤ ਜ਼ੋਰ ਕਰਾਉਂਦੀ ਭਰਾਵਾਂ ਹੱਥ ਲਵਾ

ਪਹਿਲਾ ਇਹਦਾ ਇਕੋ ਇਲਾਜ ਵਾ ਦਵਾਈ ਦਉਈ ਨਾ ਖਾਓ ਕੋਈ ਕੋਈ ਯਾਰ ਤੇ ਦੇਸੀ ਇਲਾਜ ਇਲੁਜ ਕਰੋ ਅਦਰਕ ਉਦਰਕ ਖਾਓ ਮੈਂ company ਚ ਬਿਮਾਰ ਹੋ ਗਿਆ ਮੇਰੇ ਇਦਾ ਖੰਗ ਓਥੇ ਬੜੀ ਹੋ ਗਈ ਮੈਨੂੰ ਪਹਿਲਾ ਤੇ ਲਗਦੀ ਨੀ ਜੇ ਲਗ ਜਾਵੇ ਫਿਰ ਹਟਦੀ ਬੜੀ ਔਖੀ

ਇਹਨਾਂ ਦੋ ਦਾ ਪਾਣੀ ਕਢਿਆ ਮੈਂ grind ਕਰਕੇ ਚੁਨੀ ਚ ਪਾ ਕੇ ਤੇ ਕੱਪੜੇ ਪੋਣੇ ਦੇ ਚ ਓਹਨੂੰ ਨਚੋੜ ਕੇ ਤੇ ਫਿਰ ਸ਼ੈਹਦ ਘੋਲ ਕੇ ਤੇ ਉਹ ਪੀਂਦਾ ਰਿਹਾ ਦੋ ਚਾਰ ਦਿਨ ਓਦੇ ਨਾਲ ਫਰਕ ਪਿਆ

ਫਿਰ ਕਦੇ set ਹੋਇਆ

ਮੇਰੇ ਗਲੇ ਤੇ ਭਰਾ ਪਤੀਆਂ ਪੈ ਗਈਆਂ ਜਖਮ ਹੋ ਗਏ ਬੋਲਿਆ ਨੇ ਜਾਵੇ ਬੜਾ ਮੰਦਾ ਹਾਲ ਮੈਂ ਜੇ ਔਖਾ ਕੰਮ ਹੋ ਗਿਆ ਭਰਾਵਾਂ ਆਵਾਜ਼ ਬੰਦ ਹੋ ਗਈ ਹੀ ਕੇ ਉਦੋਂ ਮੇਰੀ ਆਵਾਜ਼ ਬੰਦ ਹੋ ਗਈ ਮੈਂ ਭਰਾ ਬੋਲਿਆ ਮੇਰੇ ਮੂੰਹ ਚੋ ਆਵਾਜ਼ ਨੀ ਨਿਕਲਿਆ ਕਰਨੀ ਮੈਨੂੰ ਮੁੰਡੀਆ ਦਾ ਗੂੰਗਾ ਹੋ ਗਿਆ ਤੂੰ ਮੈਂ ਨਹੀਂ ਗੂੰਗਾ ਗੂੰਗਾ ਕੀ ਹੋ ਗਿਆ ਮੈ ਹਾਂ ਆਵਾਜ਼ ਨੀ ਨਿਕਲਦੀ

ਉਹ ਫਿਰ ਇਦਾ ਹੁੰਦਾ ਨਾ ਸੰਗਾ ਵੀ ਬਹਿ ਜਾਂਦਾ ਨਾਲ ਹੀ ਆਹੋ ਮੈਂ ਹਾਂ ਇਹ ਤੇ ਔਖਾ ਹੋ ਗਿਆ ਮੈਂ ਤੇ ਮਾਰਜੁਗਾ

ਇਕ ਮੁੰਡਾ ਹੇਗਾ ਓਥੈ ਤੇ ਉਹਨੂੰ ਓਹਦੀ ਭਰਾ ਆਵਾਜ਼ ਚਲ ਗਈ ਹੀ ਤੇ ਬੜਾ ਚਿਰ ਬੋਲਿਆ ਨੀ ਉਹਨੂੰ ਪਤਾ ਨੀ ਕੀ ਗੱਲ ਬਾਤ ਹੋਈ ਹੀ ਬੜਾ ਚਿਰ ਨੀ ਹੀ ਬੋਲਿਆ ਮੁੜਕੇ ਛੇ ਸੱਤ ਮਹੀਨੇ ਬਾਅਦ ਓਹਦੀ ਆਵਾਜ਼ ਆਈ ਹੀ ਪਤਾ ਨੀ ਕੀ ਗੱਲ ਹੋਈ ਉਹਨੂੰ

ਆਹੋ ਹੁਣ ਤੇ ਠੀਕ ਆ

ਚਲ ਫਿਰ ਤੇ ਵਧਿਆ ਗੱਲ ਵਾ ਚਲ ਆਜਾ ਚਾਬੀ ਲੈਣ ਤੀ ਆ ਮੈਂ ਆ ਗਿਆ ਚਲ ਠੀਕ ਆ ਮੈ ਵੀ ਆ ਗਿਆ ਫਿਰ ਬਾਹਰ ਤੇ ਆਜਾ ਤੂੰ ਲੈ ਕੇ ਏਹੋ ਤੇ ਆ ਜਾਈ ਆਜਾ ਫਿਰ ਮੈ ਕਰਲਾ side ਤੇ

okay ਆਜਾ ਚੰਗਾ ਛੇਤੀ ਹੁਣੇ ਆ

okay ਫਿਰ ਕਰਾਂਗੇ ਬਾਅਦ ਚ ਗੱਲਾਂ ਬਾਤਾਂ ਚੰਗਾ ਚੰਗਾ ਰੱਖਦਾ

ਕਿਸੇ ਦੂਸਰੇ ਪਿੰਡ ਦੇ ਆਦਮੀ ਨੂੰ ਮਿਲਣ ਲਈ ਜਾਂ ਗੱਲਬਾਤ ਕਰਨ ਲਈ ਕਈ ਮੀਲ ਪੈਦਲ ਪੈਂਡਾਂ ਤਹਿ ਕਰਦਾ ਸੀ। ਪਰ ਹੁਣ ਇੱਕ ਬਟਨ ਦਬਾਉ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਬੈਠੇ ਆਪਣੇ ਰਿਸ਼ਤੇਦਾਰ, ਦੋਸਤ ਮਿੱਤਰ ਅਤੇ ਅਤੇ ਜਾਣ ਪਹਿਚਾਣ ਵਾਲੇ ਬੰਦੇ ਨਾਲ ਇੱਕ ਛੋਟੇ ਜਿਹੇ ਯੰਤਰ ਰਾਹੀ ਗੱਲ ਕਰੋ। ਕੰਪਿਊਟਰ ਮੋਬਾਇਲ ਰਾਹੀਂ ਅਸੀਂ ਦੂਰ ਬੈਠੇ ਮਨੁੱਖ ਦੀ ਫੋਟੋ ਵੇਖਦੇ ਅਤੇ ਵਿਖਾਉਂਦੇ ਹੋਏ ਆਪਸ ਵਿੱਚ ਢੇਰ ਸਾਰੀਆਂ ਗੱਲਾਂ ਕਰ ਸਕਦੇ ਹਾਂ। ਇਹ ਸਭ ਸਹੂਲਤਾਂ ਹੁੰਦੇ ਹੋਏ ਵੀ ਜੋ ਦਿਲ ਖੋਲ ਕੇ ਗੱਲ ਜਾਂ ਵਿਚਾਰ ਵਟਾਂਦਰਾ ਚਿੱਠੀ ਦੁਆਰਾ ਹੋ ਸਕਦਾ ਹੈ ਉਹਨਾ ਇਹਨਾ ਯੰਤਰਾਂ ਰਾਹੀਂ ਨਹੀਂ। ਜੋ ਦੁੱਖ ਸੁੱਖ ਭਾਵਪੂਰਨ ਸਰਧਾ ਵਾਲੀ ਗੱਲ ਲਿਖ ਕੇ ਸਾਂਝਾ ਕੀਤਾ ਜਾ ਸਕਦਾ ਹੈ। ਉਸ ਵਿੱਚ ਵੱਖਰੀ ਤਰ੍ਹਾਂ ਦੀ ਆਪਣੱਤ ਹੈ। ਕੁੱਝ ਵੀ ਹੋਵੇ ਚਿੱਠੀ ਤਾਂ ਲਿਖਣ ਦੀ ਲੋੜ ਪੈ ਹੀ ਜਾਂਦੀ ਹੈ। ਸੱਦਾ ਪੱਤਰ, ਵਧਾਈ ਪੱਤਰ, ਸੋਗ ਪੱਤਰ ਮਿਲਦੇ ਹੀ ਹਨ ਅਤੇ ਭੇਜਣੇ ਹੀ ਪੈਂਦੇ ਹਨ। ਇਸ ਤੋਂ ਇਲਾਵਾ ਸਰਕਾਰੀ ਦਫਤਰਾਂ ਵਿੱਚ ਸ਼ਿਕਾਇਤਾਂ ਭੇਜਣੀਆਂ ਹੀ ਪੈਂਦੀਆਂ ਹਨ। ਅਤੇ ਪੁੱਛ ਪੜਤਾਲ ਵੀ ਕੀਤੀ ਜਾਂਦੀ ਹੈ। ਦੁਕਾਨਦਾਰਾਂ ਕੋਲੋਂ ਸਮਾਨ ਖਰੀਦਣ ਤੋਂ ਬਾਅਦ ਨੁਕਸ ਪੈਣੇ ਅਤੇ ਸ਼ਿਕਾਇਤ ਕਰਨੀ ਜ਼ਰੂਰੀ ਸਮਾਨ ਮੰਗਵਾਉਣਾ ਅਤੇ ਭੇਜਣ ਲਈ ਪੱਤਰ ਲਿਖਣੇ ਹੀ ਪੈਂਦੇ ਹਨ। ਇਸਦਾ ਅਰਥ ਹੈ ਚਿੱਠੀਆਂ ਦੋ ਤਰ੍ਹਾਂ ਦੀਆ ਹੁੰਦੀਆਂ ਹਨ। ਗੈਰ ਰਸਮੀ ਨਿੱਜੀ ਪੱਤਰ, ਰਸਮੀ ਪੱਤਰ, ਗੈਰ ਰਸਮੀ ਪੱਤਰ, ਇਹ ਪੱਤਰ ਅਸੀਂ ਆਪਣੇ ਰਿਸ਼ਤੇਦਾਰਾਂ ਆਪਣੇ ਦੋਸਤਾਂ ਹਰੇਕ ਦੀਆਂ ਅਸੀਂ ਆਪਣੇ ਜਾਣ-ਪਛਾਣ ਵਾਲਿਆ ਨੂੰ ਲਿਖਦੇ ਹਾਂ। ਇਸ ਵਿੱਚ ਖੁੱਲ੍ਹ ਕੇ ਗੱਲ ਕਰਦੇ ਹਾਂ। ਕਿਸੇ ਵਿਸ਼ੇਸ਼ ਦੀ ਲੋੜ ਨਹੀਂ ਹੁੰਦੀ। ਇਸਨੂੰ ਨਿੱਜੀ ਪੱਤਰ ਵੀ ਕਿਹਾ ਜਾ ਸਕਦਾ ਹੈ। ਪਰ ਇਸ ਵਿੱਚ ਇੱਕ ਗੱਲ ਦਾ ਧਿਆਨ ਰੱਖਣਾ ਪੈਂਦਾ ਹੈ ਕਿ ਆਦਮੀ ਚਿੱਠੀ ਕਿਸੇ ਨੂੰ ਲਿਖ ਰਿਹਾ ਹੈ ਅਤੇ ਉਸ ਨਾਲ ਉਸਦਾ ਕੀ ਸੰਬੰਧ ਹੈ। ਜੋ ਲਿਖਦਾ ਹੈ। ਗੈਰ ਰਸਮੀ ਨੂੰ ਕਈ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ। ਜਿਵੇਂ

ਆਪਣੇ ਤੋਂ ਛੋਟਿਆਂ ਨੂੰ ਭੈਣ, ਭਰਾ ਅਤੇ ਹੋਰ ਰਿਸ਼ਤੇਦਾਰਾਂ ਅਤੇ ਜਾਣਕਾਰਾਂ ਆਦਿ ਨੂੰ ਲਿਖਕੇ ਭੇਜਣ ਵਾਲਾ ਪੱਤਰ, ਇਸ ਪੱਤਰ ਵਿੱਚ ਪੱਤਰ ਨੂੰ ਲਿਖਣ ਵਾਲੇ ਇਹ ਪ੍ਰਾਪਤ ਕਰਨ ਵਾਲੇ ਦਾ ਕੋਈ ਨਿੱਜੀ ਰਿਸ਼ਤਾ ਨਹੀਂ ਹੁੰਦਾ। ਜਿਵੇਂ ਪੱਤਰ ਦਾ ਕੋਈ ਨਿਸ਼ਚਿਤ ਉਦੇਸ਼ ਹੁੰਦਾ ਹੈ ਅਤੇ ਉਸ ਉਦੇਸ਼ ਦੇ ਪਿੱਛੇ ਕੋਈ ਨਾ ਕੋਈ ਸਮੱਸਿਆ ਅੱਜ ਵੀ ਹੁੰਦੀ ਹੈ। ਉਹ ਸਮੱਸਿਆ ਨਿੱਜੀ ਵੀ ਹੋ ਸਕਦੀ ਹੈ ਅਤੇ ਸਮੂਹਿਕ ਵੀ, ਇਸ ਬਾਰੇ ਕਿਸੇ ਅਖਬਾਰ ਦੇ ਸੰਪਾਦਕ ਨੂੰ ਵੀ ਲਿਖਿਆ ਜਾ ਸਕਦਾ ਹੈ। ਕਿਸੇ ਸਰਕਾਰੀ ਦਫਤਰ ਅਤੇ ਸਕੂਲ ਜਾਂ ਕਾਲਜ ਦੇ ਪ੍ਰਿੰਸੀਪਲ ਸਾਹਿਬਾਨ ਜਾਂ ਪ੍ਰਸ਼ਾਸ਼ਕਾਂ ਜਾਂ ਵਪਾਰੀਆਂ ਨੂੰ ਵੀ ਇਹ ਪੱਤਰ ਲਿਖੇ ਜਾਂਦੇ ਹਨ। ਤੁਹਾਡੀ ਚਿੱਠੀ ਮਿਲੀ। ਪੜ੍ਹ ਕੇ ਮਨ ਬਹੁਤ ਖੁਸ਼ ਹੋਇਆ। ਇਸ ਉਪਦੇਸ਼ ਵਿੱਚ ਰਾਜ਼ੀ ਖੁਸ਼ੀ ਹੋ। ਪਿਤਾ ਜੀ ਤੁਸੀਂ ਸਾਡੀ ਬਿਲਕੁੱਲ ਫਿਕਰ ਨਾ ਕਰੋ। ਅਸੀਂ ਦੋਵੇਂ ਮਾਵਾਂ ਧੀਆਂ ਇੱਕ ਦੂਜੇ ਦਾ ਬਹੁਤ ਧਿਆਨ ਰੱਖਦੀਆਂ ਹਨ। ਮਾਤਾ ਜੀ ਜਦੋਂ ਤੁਹਾਡੀ ਰੁਚੀ ਨੇ ਹੋਰ ਕੰਮਾਂ ਦਾ ਧਿਆਨ ਕਰਕੇ ਉਦਾਸ ਹੋ ਜਾਂਦੇ ਹਨ। ਤਾਂ ਮੈਂ ਉਹਨਾ ਨੂੰ ਇਸ ਉਦਾਸੀ ਵਿੱਚੋਂ ਕੱਢਣ ਦਾ ਪੂਰਾ ਯਤਨ ਕਰਦਾ ਹਾਂ। ਤੁਸੀਂ ਖਰਚੇ ਲਈ ਜਿੰਨੇ ਪੈਸੇ ਭੇਜਦੇ ਹੋ ਉਹਦੇ ਵਿੱਚ ਸਾਡਾ ਗੁਜ਼ਾਰਾ ਚੰਗੀ ਤਰ੍ਹਾ ਹੋ ਰਿਹਾ ਹੈ। ਕਦੀ ਕਦੀ ਥੋੜ੍ਹੀ ਬੱਚਤ ਵੀ ਕਰ ਲੈਂਦੇ ਹਾਂ। ਜਿੱਥੋਂ ਤੱਕ ਘਰ ਦੀਆਂ ਜ਼ਿੰਮੇਵਾਰੀਆਂ ਦਾ ਸਵਾਲ ਹੈ ਤੁਸੀਂ ਮੈਨੂੰ ਪੜ੍ਹਾ ਲਿਖਾ ਕੇ ਯੋਗ ਬਣਾ ਦਿੱਤ ਹੀ ਦਿੱਤਾ ਹੈ। ਕਿ ਮੈਂ ਘਰ ਦੀਆ ਜ਼ਿੰਮੇਵਾਰੀਆਂ ਨਿਭਾ ਸਕਾਂ। ਆਪ ਜੀ ਦੀ ਚਿੱਠੀ ਮਿਲੀ। ਪੜ੍ਹ ਕੇ ਬਹੁਤ ਖੁਸ਼ੀ ਹੋਈ। ਅੱਜ ਤੁਸੀਂ ਮੇਰੇ ਨਾਲ ਮੇਰੇ ਕੋਲੋਂ ਮੇਰੀ ਸਕੂਲੀ ਪੜ੍ਹਾਈ ਤੋਂ ਬਾਅਦ ਅੱਗੋਂ ਕੀ ਕਰਨਾ ਹੈ, ਦੀ ਇੱਛਾ ਜਾਣਨ ਚਾਹੀ ਹੈ। ਤੁਸੀਂ ਜਾਣਦੇ ਹੋ ਕਿ ਮੈਂ ਬਚਪਨ ਤੋਂ ਹੀ ਪੜ੍ਹਾਉਣ ਵਿੱਚ ਰੁਚੀ ਰੱਖਦਾ ਸੀ।

ਅਧਿਆਪਕਾਂ ਵਾਂਗ ਉਹਨਾ ਨੂੰ ਗੁੱਸਾ ਕਰਦਾ ਸੀ। ਮੈਂ ਆਪਣੇ ਸ਼ੌਂਕ ਦਾ ਸੌਂਕ ਨੂੰ ਆਪਣੇ ਜੀਵਨ ਦਾ ਉਦੇਸ਼ ਬਣਾਉਣਾ ਚਾਹੁੰਦਾ ਹਾਂ। ਮੈਂ ਹੁਣ ਆਪਣੇ ਤੋਂ ਹੀ ਆਪਣੇ ਜੀਵਨ ਉਦੇਸ਼ ਬਾਰੇ ਪੂਰਤੀ ਪ੍ਰਾਪਤ ਕਰਨਾ ਚਾਹੁੰਦਾ ਹਾਂ। ਆਜ਼ਾਦ ਹਿੰਦ ਫੌਜ ਦਾ ਮੁੱਖ ਸਮਾਂ- ਨਵਂੰਬਰ ਉੱਨੀ ਸੌ ਪੰਤਾਲੀ ਵਿੱਚ ਬ੍ਰਿਟਿਸ਼ ਸਰਕਾਰ ਨੇ ਆਜ਼ਾਦ ਹਿੰਦ ਫੌਜ ਦੇ ਤਿੰਨ ਉੱਚ ਸੈਨਿਕ ਅਧਿਕਾਰੀਆਂ ਨੇ ਲਾਲ ਕਿਲਾ ਦਿੱਲੀ ਵਿੱਚ ਮੁਕੱਦਮਾ ਚਲਾਇਆ। ਇਹ ਸੀਗਾ ਹਰੀਸਨ ਜਰਨਲ ਸ਼ਾਹਬਾਜ ਖਾਂ ਜਨਰਲ ਗੁਰਬਖਸ਼ ਸਿੰਘ ਢਿੱਲੋਂ ਅਤੇ ਜਨਰਲ ਪ੍ਰੇਮ ਸਹਿਗਲ ਸਰਕਾਰ ਨੇ ਇਹਨਾ ਦੇ ਵਿਰੁੱਧ ਗਦਾਰੀ ਦਾ ਦੋਸ਼ ਲਗਾਇਆ। ਪੰਡਿਤ ਜਵਾਹਰ ਲਾਲ ਨਹਿਰੂ ਭੋਲਾ ਭਾਈ ਦੇਸਾਈ ਅਤੇ ਤੇਜ ਬਾਰਦ ਗੁਰੂ ਨੇ ਇਹਨਾ ਇਹਨਾ ਅਧਿਕਾਰੀਆਂ ਦੀ ਵਕਾਲਤ ਕੀਤੀ। ਇਹਨਾ ਦੀ ਰਿਹਾਈ ਦੀ ਮੰਗ ਦੇ ਸਮਰਥਨ ਵਿੱਚ ਪੂਰੇ ਦੇਸ਼ ਵਿੱਚ ਵਿਸ਼ਾਲ ਭਗਤ ਸਮਾਰੋਹ ਆਰੰਭ ਹੋ ਗਏ। ਜਨਤਾ ਨੇ ਇਹ ਨਾਅਰਾ ਲਗਾਇਆ। ਲਾਲ ਕਿਲੇ ਤੋਂ ਤੋੜ ਦਿਉ। ਆਜ਼ਾਦ ਹਿੰਦ ਫੋਜ ਕੋ ਛੋੜ ਦਿਉ। ਅਦਾਲਤ ਨੇ ਇਹਨਾ ਤਿੰਨ ਅਧਿਕਾਰੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਪਰੰਤੂ ਸਰਕਾਰ ਨੂੰ ਜਨਤਾ ਦੇ ਜੋਸ਼ ਦੇ ਅੱਗੇ ਝੁਕਣਾ ਪਿਆ। ਇਸ ਲਈ ਉਹਨਾ ਦੇ ਇਹਨਾ ਤਿੰਨ ਅਧਿਕਾਰੀਆਂ ਨੂੰ ਰਿਹਾਅ ਕਰ ਦਿੱਤਾ ਗਿਆ। ਅਠਾਰਾਂ ਫਰਵਰੀ ਉੱਨੀ ਸੌ ਛਿਆਲੀ ਈਸਵੀ ਨੂੰ ਮੁੰਬਈ ਵਿੱਚ ਰਾਜ ਇੰਡੀਅਨ ਨੇਵੀ ਦੇ ਤਿੰਨ ਹਜ਼ਾਰ ਸੈਨਿਕ ਨੇ ਬ੍ਰਿਟਿਸ਼ ਸਰਕਾਰ ਦੇ ਵਿਰੁੱਧ ਵਿਦਰੋਹ ਕਰ ਦਿੱਤਾ। ਵਿਦਰੋਹ ਦੀ ਇਹ ਅੱਗ ਛੇਤੀ ਹੀ ਕਲਕੱਤੇ ਅਤੇ ਮਦਰਾਸ ਵਿੱਚ ਫੈਲ ਗਈ। ਇਸ ਵਿਦਰੋਹ ਦੇ ਫੈਲਣ ਦੇ ਕਾਰਨ ਸਰਕਾਰ ਘਬਰਾ ਗਈ। ਉਸਨੇ ਸਰਦਾਰ ਪਟੇਲ ਦੇ ਸਮਰਥਨ ਨਾਲ ਇਸ ਵਿਗੜੀ ਹਾਲਤ ਤੇ ਕਾਬੂ ਪਾ ਲਿਆ। ਪਰੰਤੂ ਇਹਨਾ ਘਟਨਾਵਾ ਨੇ ਅੰਗਰੇਜ਼ਾਂ ਦੀਆਂ ਅੱਖਾਂ ਖੋਲ੍ਹ ਦਿੱਤੀਆਂ। ਉਹਨਾ ਨੇ ਹੋ ਗਿਆ।

ਕੈਬਨਿਟ ਕਮੀਸ਼ਨ ਭਾਰਤ ਭੇਜੇਗੀ। ਇਸ ਘੋਸ਼ਣਾ ਅਨੁਸਾਰ ਤੇਈ ਮਾਰਚ ਉੱਨੀ ਸੌ ਛਿਆਲੀ ਨੂੰ ਤਿੰਨ ਮੰਤਰੀ ਲਾਰਡ ਅਤੇ ਇਹ ਵੀ ਜਦੋਂ ਵੀ ਕਮਿਸ਼ਨ ਨੇ ਜਦ ਹੀ ਭਿੰਨ ਭਿੰਨ ਰਾਜਨੀਤਿਕ ਦਰਾਂ ਦੇ ਨੇਤਾਵਾਂ ਨੂੰ ਮਿਲਣ ਦਾ ਕੰੰਮ ਸ਼ੁਰੂ ਕਰ ਦਿੱਤਾ।

ਕਿ ਪਾਕਿਸਤਾਨ ਬਣਾਇਆ ਜਾਏ। ਦੂਸਰਾ ਕਾਂਗਰਸ ਵੰਡ ਦੇ ਵਿਰੁੱਧ ਨੇਤਾ ਇੱਕ ਸ਼ਕਤੀਸ਼ਾਲੀ ਪਿੰਡ ਦਾ ਨਿਰਮਾਣ ਕਰਨਾ ਚਾਹੁੰਦੀ ਸੀ। ਭਾਰਤ ਨੇਤਾਵਾਂ ਦੇ ਵਿਚਾਰ ਵਿੱਚ ਮੱਤਭੇਦ ਦੇ ਕਾਰਨ ਕੈਬਨਿਟ ਕਮਿਸ਼ਨ ਕਿਸੇ ਨਤੀਜੇ ਤੇ ਨਾ ਪਹੁੰਚ ਸਕਿਆ। ਇਸ ਤਰ੍ਹਾਂ ਕਮਿਸ਼ਨ ਨੇ ਸੋਲਾਂ ਨਵੰਬਰ ਉੱਨੀ ਸੌ ਛਿਆਲੀ ਨੂੰ ਇੱਕ ਘੋਸ਼ਣਾ ਕੀਤੀ ਜਿਸਨੂੰ ਕੈਬਨਿਟ ਕਮਿਸ਼ਨ ਯੋਜਨਾ ਕਿਹਾ ਜਾਂਦਾ ਹੈ। ਦੇਸ਼ ਦੇ ਦੋਵੇ ਪ੍ਰਮੁੱਖ ਦਲਾਂ ਵਿੱਚ ਕਾਂਗਰਸ ਅਤੇ ਮੁਸਲਿਮ ਲੀਗ ਦੇ ਕੈਬਨਿਟ ਕਮੀਸ਼ਨ ਯੋਜਨਾ ਦੇ ਪ੍ਰਤੀ ਅਲੱਗ ਅਲੱਗ ਦ੍ਰਿਸ਼ਟੀਕੋਣ ਸੀ। ਪਰੰਤੂ ਫਿਰ ਵੀ ਉਹਨਾ ਨੇ ਇਸ ਯੋਜਨਾ ਨੂੰ ਸਵੀਕਾਰ ਕਰ ਲਿਆ। ਸਿੱਖਾਂ ਨੇ ਇਸ ਯੋਜਨਾ ਦੀ ਕਠੋਰ ਸ਼ਬਦਾਂ ਵਿੱਚ ਆਲੋਚਨਾ ਕੀਤੀ। ਪਰੰਤੂ ਕਾਂਗਰਸ ਦੇ ਇਸ ਭਰੋਸੇ ਤੇ ਕਿ ਉਹਨਾ ਦੇ ਨਿਆਂਪੂਰਨ ਹਿੱਤਾਂ ਦੀ ਅਣਦੇਖੀ ਕੀਤ ਨਹੀਂ ਕੀਤੀ, ਜਾਵੇਗੀ। ਪਰੰਤੂ ਉਹਨਾ ਦੇ ਇਸ ਯੋਜਨਾ ਨੂੰ ਮਨਜ਼ੂਰ ਕਰ ਲਿਆ, ਬਾਅਦ ਵਿੱਚ ਮੁਸਲਿਮ ਲੀਗ ਨੇ ਆਪਣੇ ਸੁਆਰਥੀ, ਸਤਿ ਸ਼੍ਰੀ ਅਕਾਲ ਜੀ। ਉੱਚੀ ਬੋਲੀ ਬਸ ਸਤਿ ਸ਼ਿਰਾਕਲ ਜੀ ਮੈ ਪੜਣ ਜਾ ਰਿਹਾ ਹਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਅਤੇ ਸਮਕਾਲੀ ਸਮਾਜ ਪੰਦਰਵੀ ਸਦੀ ਦੇ ਤੋਂ ਲੈ ਕੇ ਸੋਲਵੀ ਸਦੀ ਦੇ ਆਰਾਂਭੀਕ ਸਾਲਾਂ ਤੱਕ ਪੰਜਾਬ ਵਿੱਚ ਲੋਧੀ ਸੁਲਤਾਨਾ ਦਾ ਸਾਸ਼ਨ ਸੀ। ਉਹਨਾਂ ਦੀਆ ਨਿਤਿਆ ਦੇ ਕਾਰਣ ਪੰਜਾਬ ਵਿਖੇ ਰਾਜਨੀਤਿਕ ਆਸਅਸਰਥਾ ਫੈਲੀ ਹੋਈ ਸੀ ਪੰਜਾਬ ਦੀ ਸਮਾਜਿਕ ਅਵਿਵਿਵਸ੍ਥਾ ਵੀ ਚੰਗੀ ਨਹੀਂ ਸੀ। ਸਮਾਜ ਦੋ ਮੁੱਖਾ ਵਰਗਾ ਹਿੰਦੂਆਂ ਤੇ ਮੁਸਲਮਾਨਾਂ ਵਿੱਚ ਵੰਡਿਆ ਹੋਇਆ ਸੀ। ਸਮਾਜ ਵਿਚ ਔਰਤਾਂ ਦੀ ਹਾਲਤ ਤਰਸ ਜੋਗ ਸੀ l ਸਮਾਜ ਵਿਚ ਜਾਤੀ ਪ੍ਰਥਾ ਤੇ ਹੋਰ ਵੀ ਕਈ ਕੁਰੀਤੀਆਂ ਪ੍ਰਚਲਿਤ ਸਨ। ਆਮ ਜਨਤਾ ਅਗਿਆਨਤਾ ਅੰਧ ਵਿਸ਼ਵਾਸਾਂ ਅਤੇ ਵਹਿਮ ਭਰਮਾ ਵਿਚ ਫੇਲਫਸੀ ਹੋਈ ਸੀ। ਇਸ ਦੋਰਾਨ ਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਧਰਮ ਅਤੇ ਸਮਾਜ ਨੂੰ ਨਵਾਂ ਰਾਹ ਵਿਖਾਇਆ। ਆਓ ਉਹਨਾਂ ਦੇ ਜੀਵਨ ਸਿੱਖਿਆਵਾਂ ਅਤੇ ਸਮਕਾਲੀ ਸਮਾਜ ਦੀਆ ਅਵਸਥਾਵਾਂ ਬਾਰੇ ਅਭਿਆਨ ਕਰੀਏ। ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜੀਵਨ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਜਨਮ ਮਲਾਹੇ ਭੋਇ ਦੀ ਤਲਵੰਡੀ ਪਿੰਡ ਵਿਚ ਹੋਇਆ ਜੋ ਕਿ ਅੱਜ ਕੱਲ ਪਾਕਿਸਤਾਨ ਵਿਚ ਹੈ। ਹੁਣ ਇਸ ਸੰਸਥਾ ਨੂੰ ਸ਼੍ਰੀ ਨਨਕਾਣਾ ਸਾਹਿਬ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਪੰਦਰ੍ਹਾਂ April ਚੋਦਹ ਸੋ ਉਨਹਤਰ ਈਸਵੀ ਵਿਚ ਹੋਇਆ। ਪ੍ਰੰਤੂ ਇਸਨੂੰ ਕੱਤੇ ਦੀ ਪੂਰਨਮਾਸ਼ੀ October November ਵਿਚ ਨੂੰ ਹੀ ਮਨਾਇਆ ਜਾਂਦਾ ਹੈ। ਗੁਰੂ ਜੀ ਦੀ ਮਾਤਾ ਦਾ ਨਾਮ ਤਰਿਪਤਾ ਸੀ। ਜੋ ਕਿ ਧਾਰਮਿਕ ਵਿਚਾਰਾਂ ਵਾਲੀ ਇਸਤਰੀ ਸੀ। ਗੁਰੂ ਜੀ ਦੇ ਪਿਤਾ ਦਾ ਨਾਮ ਮਹਿਤਾ ਕਾਲੂ ਸੀ ਜੋ ਪੈਛੇ ਵਜੋਂ ਬਟਵਾਰੀ ਸਨ। ਉਹਨਾਂ ਦਾ ਵਿਆਹ ਚੌਵੀ ਚੋਦਾ ਸਾਲ ਦੀ ਉਮਰ ਵਿੱਚ ਬਟਾਲਾ ਦੇ ਮੁਲਚੰਦਰ ਚੰਦ ਦੀ ਪੁਤਰੀ ਬੀਬੀ ਸੁਲੱਖਣੀ ਜੀ ਨਾਲ ਹੋਇਆ। ਸ਼੍ਰੀ ਗੁਰੂ ਨਾਨਕ ਦੇਵ ਜੀ ਘਰ ਦੋ ਪੁਤਰਾ ਸ਼੍ਰੀ

ਦੀ ਪੁਨਿਆ ਨੂੰ ਕਿਉਂ ਮਨਾਇਆ ਜਾਂਦਾ ਹੈ। ਇਸਦੇ ਇਤਿਹਾਸਿਕ ਕਾਰਨਾਂ ਪ੍ਰੋਮਪ੍ਰੀਕ ਜਾਣਕਾਰੀ ਇਕੱਠੀ ਕਰੋ। ਸ਼੍ਰੀ ਗੁਰੂ ਨਾਨਕ ਦੇਵ ਜੀ ਪਿਤਾ ਜੀ ਨੇ ਗੁਰੂ ਦਾ ਧਿਆਨ ਸੰਸਾਰਿਕ ਕੰਮਾਂ ਵਿਚ ਲਗੋਨ ਲਈ ਕੁਜ ਰਕਮ ਦੇ ਕੇ ਚੂਹੜ ਕਾਨੇ ਨਗਰ ਵਿਚ ਕੋਈ ਵਪਾਰ ਕਰਨ ਲਈ ਭੇਜ ਦਿਤਾ। ਗੁਰੂ ਜੀ ਮੰਡੀ ਵੱਲ ਜਾ ਰਹੇ ਸਨ ਤਾ ਰਸਤੇ ਵਿਚ ਓਹਨਾ ਨੂੰ ਕੁਜ ਜਰੂਰਤ ਮੰਦ ਫ਼ਕੀਰ ਅਤੇ ਸਾਧੂ ਮਿਲੇ ਜੋ ਕਿ ਭੁੱਖੇ ਸਨ। ਗੁਰੂ ਜੀ ਨੇ ਪਿਤਾ ਵਲੋਂ ਦਿਤੀ ਰਕਮ ਨਾਲ ਰਸਦ ਖਰੀਦ ਕੇ ਓਹਨਾ ਜਰੂਰਤ ਮੰਦ ਲੋਕਾਂ ਅਤੇ ਭੂਖੇ ਫ਼ਕੀਰ ਸਾਦੁਆ ਨੂੰ ਭੋਜਨ ਕਰਵਾ ਦਿਤਾ। ਜਦੋ ਸ਼੍ਰੀ ਗੁਰੂ ਨਾਨਕ ਦੇਵ ਜੀ ਖਾਲੀ ਹੱਥ ਘਡਘਰ ਮੁੜੇ ਤਾ ਮਹਿਤਾ ਕਾਲੁ ਬੋਹਤ ਨਾਰਾਜ ਹੋਏ। ਓਹਨਾ ਨੇ ਰਕਮ ਦਾ ਹਿਸਾਬ ਮੰਗਿਆ ਤਾ ਗੁਰੂ ਜੀ ਨੇ ਸਾਰੀ ਘਟਨਾ ਸੱਚੋ-ਸੱਚ ਦੱਸ ਦਿੱਤੀ। ਇਸ ਘਟਨਾ ਨੂੰ ਸੱਚਾ ਸੌਦਾ ਕਿਹਾ ਜਾਂਦਾ ਹੈ। ਸੁਲਤਾਨਪੁਰ ਲੋਧੀ ਵਿਖੇ ਰਹਿੰਦੇ ਹਾਂ। ਗੁਰੂ ਜੀ ਹਰ ਰੋਜ ਏਹੀ ਨਦੀ ਵਿਚ ਇਸਨਾਨ ਕਰਨ ਜਾਂਦੇ ਸਨ। ਇਕ ਦਿਨ ਗੁਰੂ ਜੀ ਏਹੀ ਨਦੀ ਵਿਚ ਸ਼ਨਾਨ ਕਰਨ ਗਏ ਤੇ ਗੁਰੂ ਜੀ ਏਹੀ ਨਦੀ ਦੇ ਕੰਡੇ ਜੰਗਲਾਂ ਵਿਚ ਤਿੰਨ ਦਿਨਾਂ ਤਕ ਅੰਦਰ ਧਿਆਨ ਰਹੇ ਇਥੇ ਹੀ ਗੁਰੂ ਜੀ ਨੂੰ ਸੱਚੇ ਰੂਹਾਨੀ ਗਿਆਨ ਦੀ ਪ੍ਰਾਪਤੀ ਹੋਈ। ਅੱਜ-ਕੱਲ ਇਸ ਸਥਾਨ ਨੂੰ ਗੁਰਦੁਆਰਾ ਤਪੋਸਤਾਨ ਬਣਾਇਆ ਹੋਇਆ ਹੈ ਗੁਰੂ ਜੀ ਦੀਆਂ ਉਦਾਸੀਆਂ

ਇਸ ਵਾਕ ਦਾ ਅਰਥ ਪੁੱਛਿਆ ਤਾ ਤੇ ਗੁਰੂ ਜੀ ਨੇ ਕਿਹਾ ਕਿ ਹਿੰਦੂ ਅਤੇ ਮੁਸਲਮਾਨ ਵਿਚ ਕੋਈ ਅੰਤਰ ਨਹੀਂ ਹੈ ਉਹ ਇਕ ਪ੍ਰਮਾਤਮਾ ਦੀ ਸੰਤਾਨ ਹਨ। ਉਨਾਂਉਨਾਂ ਕੇਹੇ। ਵੀ ਕਹਿਆ ਹਿੰਦ ਮੁਸਲਮਾਨ ਦੋਵੇ ਹੀ ਅਸਲ ਧਰਮ ਦੇ ਰਸਤੇ ਤੋਂ ਪਰਖ ਚੁਕੇ ਹਨ। ਇਸਤੋਂ ਬਾਅਦ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਮੋਦੀ ਖਾਣੇ ਦੀ ਨੌਕਰੀ ਛੱਡ ਦਿਤੀ ਅਤੇ ਆਪਣਾ ਅੱਗਲਾ ਜੀਵਨ ਲੋਕਾਂ ਵਿਚ ਗਿਆਨ ਪਰਚਾਰ ਕਾਰਨ ਵਿਚ ਬਤੀਤ ਕਿੱਤਾ। ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਤੱਤਕਾਲੀ ਸਮਾਜ ਅਤੇ ਧਰਮਾਂ ਵਿਚ ਫੈਲੇ ਗਿਆਨ ਦਾ ਅੰਦ ਵਿਸ਼ਵਾਸ ਨੂੰ ਦੁਰ ਕਾਰਨ ਅਤੇ ਸੱਚੇ ਮਨ ਨਾਲ ਈਸ਼ਵਰ ਦੀ ਭਗਤੀ ਕਰਨ ਦੇ ਸਿਧਾਂਤ ਦਾ ਪ੍ਰਚਾਰ ਕਰਨ ਦੇ ਉਦੇਸ਼ ਨਾਲ ਚੋਦਾ ਸੋ ਨੜੀਨਵੇਂ ਈਸਵੀ ਤੋਂ ਪੰਦਰਾਂ ਸੋ ਬਾਰਹ ਈਸਵੀ ਤਕ ਦੇਸ਼ ਵਿਦੇਸ਼ ਦੀਆਂ ਯਾਤਰਾਂਵਾ ਕੀਤੀਆਂ ਜਿਨ੍ਹਾਂ ਨੂੰ ਉਦਾਸੀਆਂ ਕਿਆ ਜਾਂਦਾ ਹੈ ਪਹਿਲੀ ਉਦਾਸੀ ਚੋਦਾ ਸੋ ਨੜੀਨਵੇਂ ਈਸਵੀ ਤੋਂ ਪੰਦਰਾਂ ਸੋ ਦਸ ਈਸਵੀ ਤਕ ਸ਼੍ਰੀ ਗੁਰੂ ਨਾਨਕ ਦੇਵ ਜੀ ਉਹਨੇ ਆਪਣੇ ਪਹਿਲੀ ਉਦਾਸੀ ਯਾਤਰਾ ਚੋਦਾ ਸੋ ਨੜੀਨਵੇਂ ਈਸਵੀ ਵਿਚ ਆਰੰਬ ਕੀਤੀ ਇਸ ਉਦਾਸੀ ਦੌਰਾਨ ਓਹੋ ਪੂਰਵੀ ਭਾਰਤ ਵਲ ਗਏ ਭਾਈ ਮਰਦਾਨਾ ਜੀ। ਵੀ ਊਨਾ ਦੇ ਨਾਲ ਸਨ। ਇਸ ਯਾਤਰਾ ਦੌਰਾਨ ਉਹੁ ਲਾਹੌਰ, ਸਾਈਦਪੁਰ, ਸਿਆਲਕੋਟ, ਤਾਲੁਬਾ, ਕੁਰਕਸ਼ੇਤਰ ਪਾਣੀਪਤ, ਦਿੱਲੀ, ਹਰਿਦਿਵਾਰ, ਗੋਰਖਮਤਾ ਹੋਣ। ਬਨਾਰਸ, ਤੂੰਬਾਰੀ, ਗਿਆਂ ਪਟਨਾ, ਕਟਕ, ਕਾਮਰੂਪ, ਸਹਸਲਹੱਟ, ਢਾਕਾ, ਜਗਾਰਨਾਥਪੁਰੀ ਤੋਂ ਮਦ ਬਾਲ ਦੇ ਰਸਤੇ ਚੰਦੇਰੀ, ਭੋਪਾਲ, ਗਵਾਲੀਆਰ, ਆਗਰਾ, ਮਥੁਰਾ ਹੁੰਦੇ ਹੋਏ ਪੰਦ੍ਹਰਾ ਸੋ ਦਸ ਈਸਵੀ ਵਿੱਚ ਗੁਰੂ ਦੀ ਮੁੜ ਆਪਣੇ ਪਿੰਡ ਤਲਵੰਡੀ ਪਹੁੰਚੇ।

ਭੋਜਨ ਕਰਨ ਦਾ ਬੁਲਾਵਾ ਪੇਜਿਯਾ ਪਰ ਗੁਰੂ ਜੀ ਨੇ ਇਨਕਾਰ ਕਰ ਦਿਤਾ। ਕਿਉਂਕਿ ਮਲਿਕ ਭਾਗੋ ਨੇ ਗਰੀਬਾ ਦਾ ਖੂਨ ਚੂਸ ਕੇ ਦੌਲਤ ਕਮਾਈ ਸੀ। ਜਦ ਕਿ ਭਾਈ ਲਾਲੁ ਦੀ ਕਮਾਈ ਮਿਹਨਤ ਅਤੇ ਇਮਾਨਦਾਰੀ ਸੀ। ਇਸ ਪ੍ਰਕਾਰ ਗੁਰੂ ਜੀ ਨੇ ਲੋਕਾ ਨੂੰ ਸੰਦੇਸ਼ ਦਿਤਾ ਕਿ ਸਾਨੂੰ ਹੱਕ ਅਤੇ ਮਿਹਨਤ ਦੀ ਇਜ਼ਤ ਕਰਨੀ ਚਾਹੀਦੀ ਹੈ। ਹਰਿਦਵਾਰ ਆਪਣੀ ਯਾਤਰਾ ਦੌਰਾਨ ਗੁਰੂ ਜੀ ਜਦੋ ਹਰਿਦਵਾਰ ਪਹੁੰਚੇ ਤਾ ਉਥੇ ਲੋਕ ਕਰਮ ਕਾਂਡਾਂ ਵਿੱਚ ਫਸੇ ਹੋਈ ਲੋਕ ਆਗਿਆਨਤਾ ਬਸ ਗੰਗਾ ਨਦੀ ਵਿੱਚ ਪੂਰਵ ਦਿਸ਼ਾ ਵਾਲ ਮੁਹੇ ਕਰ ਕੇ। ਆਪਣੇ ਮਰੇ ਹੋਏ ਆਪਣੇ ਮਰੇ ਹੋਏ ਪੁਰਖਾ ਤਕ ਆਪਣੀ ਪਾਣੀ ਪਹਿਚਾਣ ਲਾਇ ਸੂਰਜ ਨੂੰ ਪਾਣੀ ਦੇ ਰਹੇ ਸਨ।

ਜਦੋਂ ਲੋਕਾਂ ਨੇ ਗੁਰੂ ਜੀ ਨੂੰ ਇਸ ਦਾ ਕਾਰਨ ਪੁੱਛਿਆ ਤਾ ਗੁਰੂ ਜੀ ਨੇ ਕਿਹਾ ਕਿ ਉਹ ਆਪਣੇ ਖੇਤਾਂ ਨੂੰ ਪਾਣੀ ਪਹੁੰਚਾ ਰਹੇ ਹਨ। ਲੋਕਾਂ ਨੇ ਸਵਾਲ ਕੀਤਾ ਕਿ ਤੁਹਾਡੇ ਵਲੋਂ ਕਿ ਦਿਤਾ ਪਾਣੀ ਇਨੀ ਦੂਰ ਤੁਹਾਡੇ ਖੇਤਾਂ ਤੱਕ ਕਿਵੇਂ ਪਹੁੰਚ ਸਕਦਾ ਹੈ ਤਾ ਗੁਰੂ ਜੀ ਨੇ ਉੱਤਰ ਦਿਤਾ ਕਿ ਜੇਕਰ ਤੁਹਾਡੇ ਵਲੋਂ ਦਿੱਤਾ ਪਾਣੀ ਦੁਜੀ ਦੁਨੀਆਂ ਵਿਚ ਤੁਹਾਡੇ ਪਿਤਰਾਂ ਕੋਲ ਪਹੁੰਚ ਸਕਦਾ ਤਾ ਮੇਰਾ ਪਾਣੀ। ਕੁਜ ਸੋ ਮੀਲ ਮੇਰੇ ਖੇਤਾਂ ਵੇਚ ਕਿਉਂ ਨਹੀਂ ਪਹੁੰਚ ਸਕਦਾ ਹੈ ਗੁਰੂ ਜੀ ਦੇ ਤਰਕ ਤੋਂ ਲੋਕ ਬਹੁਤ ਪ੍ਰਵਾਵਿਤ ਹੋਏ। ਹਲੁਬਾ ਹਲੁਬਾ ਇਕ ਸੱਜਣ

ਗੁਰੂ ਜੀ ਨੇ ਆਪਣੇ ਉਪਦੇਸ਼ਾ ਰਾਹੀਂ ਉਸਦਾ ਮਨ ਬਦਲ ਦਿਤਾ ਅਤੇ ਉਹ ਗੁਰੂ ਨਾਨਕ ਦੇਵ ਜੀ ਦਾ ਸਿੱਖ ਬਣ ਗਿਆ। ਉਸ ਨੇ ਲੁੱਟ-ਮਾਰ ਦਾ ਕੰਮ ਛੱਡ ਕੇ ਧਰਮ ਪ੍ਰਚਾਰ ਸ਼ੁਰੂ ਕਰ ਦਿਤਾ ਅਤੇ ਆਪਣੀ ਹਵੇਲੀ ਨੂੰ ਧਰਮਸ਼ਾਲਾ ਵਿੱਚ ਤਬਦੀਲ ਕਰ ਦਿਤਾ। ਜਗਾਰਨਾਥਪੁਰੀ ਹਿੰਦੂਆਂ ਦਾ ਪਵਿੱਤਰ ਧਾਰਮਿਕ ਸਥਾਨ ਹੈ।

ਤਾ ਓਹਨਾ ਨੇ ਲੋਕਾਂ ਨੂੰ ਉਪਦੇਸ਼ ਦਿਤਾ ਕਿ ਪ੍ਰਮਾਤਮਾ ਨਿਰੰਕਾਰ ਹੈ ਅਤੇ ਸੰਪੂਰਨ ਬਰਿਹਮੰਡੀਆ ਕਾਰਜ ਸੂਰਜ, ਚੰਨ, ਤਾਰੇ, ਹਵਾ, ਬਨਸਪਤੀ, ਫੁੱਲ ਆਦਿ ਰਲ ਕੇ ਹਰ ਵੇਲੇ ਹੀ ਉਸ ਨਿਰੰਕਾਰ ਪ੍ਰਮਾਤਮਾ ਦੀ ਅਲੋਕਹਿਤ ਆਰਤੀ ਕਰਦੇ ਰਹਿੰਦੇ ਹਨ। ਦੂਜੀ ਉਦਾਸੀ ਕੁਜ ਸਮਾਂ ਮੰਡੀ ਵਿਚ ਰੁਕਣ ਤੋਂ ਬਾਦ ਸ਼੍ਰੀ ਗੁਰੂ ਨਾਨਕ ਦੇਵ ਜੀ ਪੰਦਰਾਂ ਸੋ ਦਸ ਈਸਵੀ ਵਿਚ ਦੱਖਣੀ ਭਾਰਤ ਦੀ ਯਾਤਰਾ ਸ਼ੁਰੂ ਕੀਤੀ। ਇਸ ਯਾਤਰਾ ਦੋਰਾਨ ਓਹਨਾ ਨੇ ਖੇਦੋ ਅਤੇ ਦੇ ਦੋ ਭਰਾਵਾਂ ਅਤੇ ਭਾਈ ਮਰਦਾਨਾ ਨੂੰ ਆਪਣੇ ਨਾਲ ਲਿਆ ਆਪਣੀ ਇਸ ਉਦਾਸੀ ਦੋਰਾਨ ਗੁਰੂ ਜੀ ਨੇ ਮਾਲਵਾ ਦੇ ਸੰਤਾ ਨਾਲ ਪੇਡ ਕੀਤੀ। ਉਹ ਹਿੰਦੂਆਂ ਦੇ ਪ੍ਰਸਿੱਧ ਤੀਰਥ ਸਥਾਨ ਪੁਸ਼ਕਰ ਵੀ ਗਏ। ਉਹਨਾਂ ਨੇ ਮਾਊਂਟ ਐਵਰੈਸਟ ਜੈਨ ਮੁਨੀਆਂ ਨਾਲ ਵੀ ਮੁਲਾਕਾਤ ਕੀਤੀ। ਰਾਜਸਥਾਨ ਤੋਂ ਬਾਦ ਗੁਰੂ ਜੀ ਨੇ ਦੱਖਣੀ ਭਾਰਤ ਉਜੈਨ, ਹੈਦਰਾਬਾਦ ਗੋਲਕੁੰਡਾ, ਤ੍ਰਿਚਨਾਪਾਲੀ, ਨਾਗਦਾਮ, ਕਸ਼ੀਪੁਰਮ ਅਤੇ ਤੀਰਥ ਸਥਾਨ ਰਾਮੇਸ਼ਵਰਮ ਦੀ ਯਾਤਰਾ ਕੀਤੀ। ਲੰਕਾ ਸ੍ਰੀ ਗੁਰੂ ਨਾਨਕ ਦੇਵ ਜੀ ਸਮੁੰਦਰੀ ਮਾਰਗ ਰਾਹੀਂ ਲੰਕਾ ਗਏ। ਕਹਿੰਦੇ ਹਨ ਕੀ ਲੰਕਾ ਦਾ ਰਾਜ ਸ਼ਿਵਨਾਵ ਅਤੇ ਹੋਰ ਬੋਹਤ ਸਾਰੇ ਲੋਕ ਗੁਰੂ ਜੀ ਦੀ ਬਾਣੀ ਤੋਂ ਪ੍ਰਭਾਵਿਤ ਹੋ ਕੇ ਓਹਨਾ ਦੇ ਅਨੁਜਾਈ ਬਣ ਗਏ। ਘਰ ਵਾਪਸੀ, ਗੁਰੂ ਨਾਨਕ ਦੇਵ ਜੀ ਲੰਕਾ ਤੋਂ ਬਾਦ ਰਾਮੇਸ਼ਵਰਮ ਤਰਿਵੇਦਰਮ, ਕੋਟਿਆਮ ਸ਼੍ਰੀ ਲੰਗਾਪਟੰਮ, ਸਮਾਤਮਮ ਦੁਆਰਾ ਕੱਛ ਮਾਡਵੀ, ਵਿਲਾਸਪੁਰ ਹੁੰਦੇ ਹੋਏ। ਪੰਦਰ੍ਹਾਂ ਸੋ ਪੰਦਰਾਂ ਈਸਵੀ ਨੂੰ ਆਪਣੇ ਪਿੰਡ ਤਲਵੰਡੀ ਪਹੁੰਚੇ ਅਤੇ ਫਿਰ ਸੁਲਤਾਨਪੁਰ ਚਲੇ ਗਏ। ਤੀਜੀ ਉਦਾਸੀ, ਕੋਈ ਸਮੇ ਸੁਲਤਾਨਪੁਰ ਲੋਧੀ ਅਤੇ ਆਪਣੇ ਪਰਿਵਾਰ ਨਾਲ ਰਹਿਣ ਤੋਂ ਬਾਦ ਗੁਰੂ ਜੀ ਨੇ ਭਾਈ ਮਰਦਾਨਾ ਅਸੁ ਲੋਹਾਰ ਅਤੇ ਸਿਆ ਸ਼ਿਮਬੇ ਨੂੰ ਨਾਲ ਲੈ ਕੇ ਭਾਰਤ ਵੱਲ ਤੀਜਾ ਯਾਤਰਾ ਸ਼ੁਰੂ ਕੀਤੀ। Thank you ਜੈੱਮ ਸ਼ੀ੍ ਕਿੱਥੇ ਚੱਲ ਗਏ ਸੀ ਬੜੇ। ਵਧੀਆ-ਵਧੀਆ ਮੈਂ ਕਿਹਾ ਬੜੇ ਦਿਨਾਂ ਤੋਂ ਬਾਅਦ ਯਾਦ ਕੀਤਾ।

ਓ ਤੁਹਾਡਾ ਹੀ ਤੁਹੀਂ ਫੋਨ ਕਰਨ ਦਏ ਹੀ ਤੇ ਮੈਂ ਤੁਹਾਡਾ ਫੋਨ ਵੇਖ ਕੇ ਚੁੱਕ ਲਿਆ।

ਹਾਂਜੀ ਉਹ ਮੈਂ ਕਿਹਾ ਅੱਜ ਭਾਜੀ ਹੁਣਾ ਦਾ ਫੂਨ ਆਏ ਦਾ ਚੱਲੋ ਕਰ ਲੈਣੇ ਗੱਲ ਆ ਉਹਨਾਂ ਨੇ ਤੇ। ਕਿਤੇ ਮਸਾਂ ਚੇਤੇ ਕੀਤਾ ਹਾਨੂੰ। ਠੀਕ ਤੇ ਤੁਹੀਂ ਤੇ ਭਰਾ ਯਾਦ ਨੀ ਕਰਦੇ ਹਾਨੂੰ। ਉੱਦੀ ਯਾਰ ਤੈਨੂੰ ਪਤਾ ਫੇਰ ਕੰਮਾਕਾਰਾ ਚ busy ਏ।

ਮੈਂ ਲਾਇਆ ਹੁਣ ਪਾਸਪੋਰਟ ਬਾਹਰ ਦੁੱਬਈ ਦਾ ਪਾਸਪੋਰਟ ਲਾਇਆ।

ਨਈ ਤਾਂ ਮੈਂ, ਮੈਂ ਘਲਾ ਇੱਧਰ। ਇਹ ਤੁਹੀਂ ਤੇ canada ਚ ਜਾਣਾ

ਹਾਂਜੀ।

ਵੇਖ ਲਓ ਤੁਹੀਂ ਜੇ ਤਰਸ ਆਉਂਦਾ ਗਰੀਬਾਂ ਤੇ ਤਾਂ। ਠੀਕ ਏ। ਉੱਦਾ ਮੈਂ ਲਾਇਆ ਵੀਜਾ ਉੱਧਰ ਦੁੱਬਈ ਦਾ।

ਵੀਰੇ ਹਲੇ ਆਇਆ ਨੀ ਕੋਈ ਜੇ ਗੱਲ ਬਣੂਗੀ ਫੇਰ।